ਆਪਣੇ ਪਿੱਛੇ ਦੀ ਵੀ ਛੱਡ ਦਿੱਤੀ ਸੀ, ਪੁਸਤਕ ਸੂਚੀ, ਪੁਸਤਕ ਸੂਚੀ, ਇਹ ਵੀ ਦੇਖੋ ਬਾਹਰੇ link

ਜੋ ਇਸਦੇ ਨਿਰਦੇਸ਼ਕ ਡੇੱਨੀ ਡੇਵਿਟੋ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਵਜੋਂ ਬੇਨ ਸਟਿੱਲਡ ਅਤੇ ਡਿਉ ਡਿਊਰੂ ਬੈਰੀਮੋਰ ਸ਼ਾਮਿਲ਼ ਹਨ। ਬਾਹਰੀ ਕੁੜੀਆਂ, ਹਵਾਲੇ ਹਵਾਲੇ, ਬਾਹਰੀ ਕੁੜੀਆਂ ਡੁਪਲੈਕਸ ਅਲੋਕਨਾਥ ਆਲੋਕਨਾਥ ਜਨਮ ਚੌਦਾਂ ਜੁਲਾਈ ਚੌਦਾਂ ਜੁਲਾਈ ਉੱਨੀ ਸੌ ਛਪੰਜਾ ਵਿੱਚ ਭਾਰਤੀ ਫ਼ਿਲਮੀ ਹੈ ਜੋ ਹਿੰਦੀ ਸਿਨੇਮਾ ਅਤੇ ਟੈਲੀਵਿਜ਼ਨ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੀ film ਦੀ ਸ਼ੁਰੂਆਤ ਉੱਨੀ ਸੌ ਬਿਆਸੀ ਦੀ ਅੰਗਰੇਜ਼ੀ film ਗਾਂਧੀ ਨਾਲ ਕੀਤੀ ਸੀ ਜਿਸ ਨਿਰਦੇਸ਼ ਜਿਸਦਾ ਨਿਰਦੇਸ਼ ਸਰ ਰਿਚਰਡ

ਉਹ ਸਟਾਰਪਲੱਸ ਦੇ serial ਸਪਨਾ ਬਾਬੁਲ ਕਾ ਵਿਦਾਈ ਜਹਾਂ ਜਹਾਂ ਮੈਂ ਘਰ ਘਰ ਖੇਲੀ ਅਤੇ ਜੇ ਰਿਸ਼ਤਾ ਕਿਆ ਕਹਿਲਾਤਾ ਹੈ, ਵਿੱਚ ਨਜ਼ਰ ਆਏ। ਨਾਥ ਦੇ ਦੋ ਹਜ਼ਾਰ ਅਠਾਰਾਂ ਨਾਥ ਦੇ ਦੋ ਹਜ਼ਾਰ ਅਠਾਰਾਂ ਵਿੱਚ indian ਦੌਰਾਨ ਲੇਖਿਕਾ ਨਿਰਮਾਤਾ ਵਿਦਾ ਨੰਦਾ ਦੁਆਰਾ ਬਲਾਤਕਾਰ ਅਤੇ ਕਈ ਔਰਤਾਂ ਦੁਆਰਾ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਮੁੰਬਈ ਪੁਲਿਸ ਨੇ ਉਸਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਹਵਾਲੇ ਅਮ ਬਾਹਰੀ ਕੁੜੀਆਂ ਆਲਿਆ ਭੱਟ ਆਲਿਆਭੱਟ ਦਾ ਜਨਮ ਪੰਦਰਾਂ ਮਾਰਚ ਉੱਨੀ ਸੌ ਤਰਾਨਵੇਂ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕਤਾ ਦੀ ਇੱਕ ਅਦਾਕਾਰਾ ਹੈ। ਅਤੇ ਗਾਇਕਾ ਹੈ, ਜੋ ਹਿੰਦੀ film ਵਿੱਚ ਕੰਮ ਕਰਦੀ ਹੈ, ਆਲਿਆ ਭੱਟ film ਨਿਰਮਾਤਾ ਮਹੇਸ਼ ਭੱਟ ਅਤੇ ਸੋਨੀਆ ਨਾਜ਼ਦਾਨ ਰਾਜ਼ਦਾਨ ਦੀ ਪੁੱਤਰੀ ਹੈ ਉਸਨੇ ਆਪਣੀ ਛੋਟੀ ਉਮਰ ਵਿੱਚ ਉੱਨੀ ਸੌ ਨੜ੍ਹਿਨਵੇਂ ਵਿੱਚ ਸੰਘਰਸ਼ film ਵਿੱਚ ਇੱਕ ਬੱਚੀ ਦੀ ਭੂਮਿਕਾ ਨਿਭਾਈ, ਬਾਲਗ ਬਾਲਗ ਹੋਣ ਤੋਂ ਬਾਅਦ ਉਸਨੇ ਆਪਣੇ acting acting career ਦੀ ਸ਼ੁਰੂਆਤ ਕਰਣ ਜੌਹਰ ਦੀ romantic film

Celebrity ਸੌ ਸੂਚੀਆਂ ਵਿੱਚ ਪ੍ਰਗਟ ਹੋਈ ਹੈ ਅਤੇ ਉਹ ਅਤੇ ਦੋ ਹਜ਼ਾਰ ਸਤਾਰਾਂ ਦੀ ਫੋਰਬਜ਼ ਏਸ਼ੀਆ ਦੀ ਤੀਹ under ਤੀਹ ਦੀ ਸੂਚੀ ਵਿੱਚ ਪ੍ਰਦਸ ਪ੍ਰਦਰਸ਼ਤ ਕੀਤੀ ਗਈ ਸੀ। ਮੁੱਢਲਾ ਜੀਵਨ ਆਲਿਆ ਭੱਟ ਦਾ ਜਨਮ ਪੰਦਰਾਂ ਮਾਰਚ ਉੱਨੀ ਸੌ ਤਰਾਨਵੇਂ ਨੂੰ ਮੁੰਬਈ ਵਿਖੇ film ਨਿਰਮਾਤਾ ਮਹੇਸ਼ ਭੱਟ ਅਤੇ ਉਸ ਦੇ ਪਿਤਾ ਗੁਜਰਾਤੀ ਮੂਲ ਸਨ ਅਤੇ ਉਸਦੀ ਮਾਂ ਕਸ਼ਮੀਰੀ ਅਤੇ ਜਰਮਨ ਮੂਲ ਦੀ ਸੀ। ਨਿਰਦੇਸ਼ਕ ਨਾਨਾਭਾਈ ਭੱਟ ਉਸਦਾ ਦਾਦਾ ਸੀ, ਉਸ ਦੀ ਇੱਕ ਭੈਣ ਵੱਡੀ ਭੈਣ, ਸ਼ਹੀਨ ਜਨਮ ਉੱਨੀ ਸੌ ਅਠੱਤਰ ਅਠਾਸੀ ਅਤੇ ਦੋ ਦੋ ਸੌਤੇਲੇ ਭੈਣ ਭਰਾ, ਪੂਜਾ ਭੱਟ ਅਤੇ ਰਾਹੁਲ ਭੱਟ ਹਨ, ਅਦਾਕਾਰ ਇਮਰਾਨ ਹਾਸ਼ਮੀ ਅਤੇ ਨਿਰਦੇਸ਼ਕ ਮੋਹਿਤ ਸੂਚੀ ਸੂਰੀ ਉਸ ਦੇ ਮ ਮਮੇਰੇ ਭਰਾ ਹਨ,

ਆਲਿਆ ਭੱਟ ਦੀ ਪਹਿਲੀ ਭੂਮਿਕਾ ਸੰਘਰਸ਼ ਉੱਨੀ ਸੌ ਨੜ੍ਹਿਨਵੇਂ ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਸੀ ਜਿਸ ਵਿੱਚ ਅਕਸ਼ੈ ਕੁਮਾਰ ਅਤੇ ਪ੍ਰੀਤੀ ਜ਼ਿੰਟਾ ਨੇ ਅਭਿਨੈ ਕੀਤਾ ਜਿ ਜਿੱਥੇ ਉਸਨੇ ਜਿੰਟਾ ਦੇ ਚਰਿੱਤਰ ਦਾ ਅਹ ਬਚਪਨ ਦਾ ਰੋੋਲ ਕੀਤਾ ਸੀ, ਹੋਰ ਕੰਮ ਅਤੇ media ਚਰਿੱਤਰ ਬਾਹਰੀ ਕੁੜੀਆਂ ਜਿੱਦਾਂ ਸ਼ਾਨਦਾਰ, ਪੂਜਾ ਡੀਅਰ ਜ਼ਿੰਦਗੀ ਡੀਅਰ ਜ਼ਿੰਦਗੀ ਦੋ ਹਜ਼ਾਰ ਛੋਲਾਂ ਵਿੱਚ ਬਣੀ ਇੱਕ ਭਾਰਤੀ ਹਿੰਦੀ-ਭਾਸ਼ਾਈ film ਹੈ, ਇਸਨੂੰ ਲਿਖਣ ਦਾ ਕੰਮ ਅਤੇ ਨਿਰਦੇਸ਼ਨ ਦਾ ਕੰਮ ਗੌਰੀ ਸ਼ਿੰਦੇ ਨੇ ਕੀਤਾ ਹੈ film ਦਾ ਨਿਰਮਾਣ ਗੌਰੀ ਸ਼ਿੰਦੇ, ਕਰਨ ਔਜਲਾ ਅਤੇ ਗੌਰੀ ਖ਼ਾਨ ਨੇ ਰੈ ਰੈਡ ਚਿਲੀਜ entertainment ਧਰਮਾ production ਅਤੇ ਹੋਪ production ਦੇ ਨਾਮ ਨਾ ਹੇ ਨਾਮ ਹੇਠਾਂ ਕੀਤਾ ਹੈ ਇਸ film ਵਿੱਚ ਆਲਿਆ ਭੱਟ ਅਤੇ ਸ਼ਾਹ ਰੁਖ ਖ਼ਾਨ ਮੁੱਖ ਭੂਮਿਕਾ ਵਿੱਚ ਹਨ।

ਜੋ ਕਿ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹੈ ਅਤੇ ਉਹ doctor ਜੇਹਾਂਗੀਰ ਨੂੰ ਮਿਲਦੀ ਹੈ, ਜੋ ਕਿ ਇੱਕ ਮਨੋਵਿਗਿਆਨੀ ਹੈ। ਮਨੋਵਿਗਿਆਨੀ ਹੈ, ਉਹ ਕਾਇਰਾ ਦੀ ਜ਼ਿੰਦਗੀ ਨੂੰ ਸਮਝਣ ਅਤੇ ਬਿਹਤਰ ਬਣਾਉਣ ਵਿੱਚ ਉਸਦੀ ਮਦਦ ਕਰਦਾ, ਕਰ ਸਕਦਾ ਹੈ film ਬਾਰੇੇ ਗੱਲਬਾਤ, ਦੋ ਹਜ਼ਾਰ ਪੰਦਰਾਂ ਵਿੱਚ ਸ਼ੁ ਵਿੱਚ ਵਿੱਚ ਹੀ ਸ਼ੁਰੂ ਹੋ ਗਈ ਸੀ।

ਦੋ ਹਜ਼ਾਰ ਛੋਲਾਂ ਦੌਰਾਨ ਕੀਤਾ ਗਿਆ ਸੀ, ਸੰਗੀਤ ਦਾ film ਕੰਮ film ਵਿੱਚ ਅਮਿਤ ਤ੍ਰਿਵੇਦੀ ਨੇ ਕੀਤਾ ਅਤੇ ਜ਼ਿਆਤਰ ਲਾਇਨ੍ਹਾਂ ਕੌਸਰ ਮੁਨੀਰ ਦੀਆਂ ਲਿਖੀਆਂ ਹੋਈਆਂ ਹਨ। ਡੀਅਰ ਜ਼ਿੰਦਗੀ ਨੂੰ ਉੱਤਰੀ ਅਮਰੀਕਾ ਵਿੱਚ ਤੇਈ ਨਵੰਬਰ ਦੋ ਹਜ਼ਾਰ ਛੋਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਇਸ ਦੇ ਦੋ ਦਿਨ ਬਾਅਦ ਹੀ ਪੱਚੀ ਨਵੰਬਰ ਦੋ ਹਜ਼ਾਰ ਛੋਲਾਂ ਨੂੰ ਇਸ ਨੂੰ ਵਿਸ਼ਵਭਰ ਵਿੱਚ ਪ੍ਰਦਰਸ਼ਿਤ ਕਰ ਦਿੱਤਾ ਗਿਆ ਸੀ। ਇਸ film ਨੂੰ ਕੁਝ ਇਨਾਮ ਵੀ ਮਿਲੇ box office ਡੀਅਰ ਜ਼ਿੰਦਗੀ ਨੇ ਮੁੰਬਈ, ਮੈਸੂਰ, ਤਮਿਲ ਨਾਡੂ ਅਤੇ ਕੇਰਲ ਵਿੱਚ ਵਧੀਆ ਕਮਾਈ ਕੀਤੀ, ਜਦਕਿ ਇਸਦੇ ਉਲਟ ਉੱਤਰ ਅਮਰੀਕਾ ਵਿੱਚ ਪਹਿਲਾਂ-ਪਹਿਲ ਪਹਿਲਾਂ ਪਹਿਲਾਂ ਹੀ ਇਸਦੀ ਕਮਾਈ ਭਾਰਤ ਮੁਕਾਬਲੇ ਠੀਕ ਹੀ ਰਹੀ ਇਸਨੂੰ ਉੱਤਰੀ ਅਮਰੀਕਾ ਵਿੱਚ ਦੋ ਦਿਨ ਪਹਿਲਾਂ ਪ੍ਰਦਰਸ਼ਿਤ ਕੀਤਾ ਗਿਆ ਸੀ, ਪਹਿਲੇ ਦਿਨ ਇਹ film ਅਮਰੀਕਾ ਵਿੱਚ ਇੱਕ ਸੌ ਸਤਾਈ ਸਕਰੀਨਾਂ ਤੇ ਚੱਲੀ ਅਤੇ ਕਰੌ ਇੱਕ point ਉੱਨੀ ਕਰੌੜ ਕਮਾਈ ਕੀਤੀ, ਕੈਨੇਡਾ ਦੀ ਛੋਲਾਂ ਸਕਰੀਨਾਂ ਤੇ ਇਸਨੇ ਅੱਠ Point ਉਣੱਤੀ ਲੱਖ ਕਮਾਏ, ਉੱਤਰੀ ਅਮਰੀਕਾ ਵਿੱਚ ਦੋ ਦਿਨਾਂ ਵਿੱਚ ਇਸ ਇਹ film ਇੱਕ ਕਰੌ ਡੇਢ ਕਰੌੜ ਰੁਪਏ ਕਮਾ ਗਈ। ਇਸ film ਨੇ ਭਾਰਤ ਵਿੱਚ ਕੁੱਲ ਛਿਆਨਵੇਂ point ਸਤਾ ਸਤਾਹਠ ਕਰੌੜ ਰੁਪਏ ਕਮਾਏ ਅਤੇ ਵਿਸ਼ਵਭਰ ਵਿੱਚ ਇਸਦੀ ਕਮਾਈ ਇੱਕ ਕਰੌੜ ਇੱਕ ਸੌ ਉਨਤਾਲੀ ਕਰੌੜ ਰਹੀ ਸੈਦਾ ਸੈਦਾ ਨੇ ਵੰਡਰ ਵੁਮੈਨ ਵੰਡਰ ਵੁਮੈਨ ਪੈਂਟੀ ਜਿੰਕਸ ਦੁਆਰਾ ਵੰਡਰ ਵੁਮੈਨ ਦੋ ਹਜ਼ਾਰ ਸਤਾਰਾਂ ਦੀ ਇੱਕ ਅਮਰੀਕੀ super hero Film ਹੈ, ਡੀਸੀ ਕਾਮਿਕਸ ਦੇ ਏਸੇ ਨਾਂਅ ਦੇ ਕਿਰਦਾਰ ਤੇ ਅਧਾਰਿਤ ਇਹ ਡੀਸੀ universe ਦੀ ਚੌਥੀ film ਹੈ ਜੋ ਵਾਰਨਰ brother Pictures ਵੱਲੋਂ release ਕੀਤੀ ਗਈ, ਇਸ film ਦੀ ਨਿਰਦੇਸ਼ਕ ਪੈਟੀ ਜੇਂਕਿੰਸ ਐਲਨ ਹੈਂਬਰਗਰ ਦੀ ਕਹਾਣੀ ਹੈਂਬਰਗ ਸਨਾਇਡਰ ਤੇ ਜੇਸਨ ਫੁਲਕ ਫੂਕਸ ਲਿਖੀ ਹੈ film ਵਿੱਚ ਗੈ ਗੈਲ ਕਿਰਦਾਰ ਦੀ ਭੂਮਿਕਾ ਨਿਭਾਈ, ਜਦਕਿ ਕ੍ਰਿਸ ਪਾਈਨ, ਰੋਬਿਨ ਰਾਈਟ, ਡੈਨ ਡੈਨੀ ਹਸਟਨ, ਡੇਵਿਡ ਥਿਊਲਸ, ਕੌਨੀ ਨੀਲਸ ਹੋਰ ਕਿਰਦਾਰਾਂ ਹੋਰ ਕਿਰਦਾਰਾਂ ਵਿਚ ਵਿਖਾਈ ਦਿੱਤੇ, ਵੰਡਰ ਵੁਮੈਨ ਇਸ ਕਿਰਦਾਰ ਨੂੰ ਵਿਖਾਉਣ ਵਾਲੀ ਦੂਜੀ live action film ਸੀ, ਇਸ ਤੋਂ ਪਹਿਲਾਂ ਇਸ ਕਿਰਦਾਰ ਨੂੰ ਬੈਟਮੈਨ ਵਰਸੇਜ਼ ਸੁਪਰਮੈਨ ਡਾਏਨ ਆਫ ਜਸਟਿਸ ਵਿੱਚ ਵਿਖਾਇਆ ਗਿਆ ਸੀ ਵੰਡਰ ਵੁਮੈਨ ਵਿੱਚ ਐਮਾਜ਼ਾਨ ਦੀ ਸ਼ਹਿਜ਼ਾਦੀ ਪਹਿਲੇ ਸੰਸਾਰ ਜੰਗ ਨੂੰ ਢਕਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਸ ਨੂੰ ਜਾਪਦਾ ਹੈ ਕਿ ਇਹ ਜੰਗ ਐਮਾਜ਼ਾਨ ਦੇ ਪੁਰਾਣੇ ਵੈਰੀ ਐਰੀਜ਼ ਲਵਾਈ ਦੇ, ਲਵਾਈ ਦੇ ਇਸ ਜੰਗ ਦਾ ਪਤਾ ਐਮਾਜ਼ਾਨ ਵਾਸੀਆਂ ਨੂੰ ਤਦ ਲੱਗਾ ਜਦ ਅਮਰੀਕੀ ਪਾਇਲਟ ਤੇ ਜਸੂਸ ਸਵੀਟ ਟੇਵਰ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ

ਜਦ ਕਿ ਈਵਾਨ ਈਵਾਨ ਰੈਟਮੈਨ ਇਹਦੇ ਨਿਰਮਾਤਾ ਤੇ ਨਿਰਦੇਸ਼ਕ ਬਣਨ ਲਈ ਰਾਜ਼ੀ ਹੋ ਗਏ, ਇਸ ਮਗਰੋਂ ਇਸ ਵਿਓਂਤ ਦਾ ਕਈ ਵਰ੍ਹੇ ਗਿੱਲਾ ਪੀਹਣ ਪੈ ਗਿਆ ਰਿਹਾ, ਜੌਨ ਕ ਜੌਨ ਕੋਹੇਨ, ਟੈਡ ਅਲਕੋਟ ਦੇ ਜੋਸ ਵੀਡਨ ਕਿਹੇ ਨਾ ਕਿਹੇ ਹਿਸਾਬ ਨਾਲ ਇਸ project ਨਾਲ ਜੁੜੇ ਰਹੇ ਅਖ਼ੀਰ ਦੀ ਬਾਕੀ ਸੰਨ ਦੋ ਹਜ਼ਾਰ ਨੱਬੇ ਵਿੱਚ ਵਾਰਨਰ brothers ਇਸ film ਦਾ ਐਲਾਨ ਕਰ ਹੀ ਦਿੱਤਾ ਉੱਨੀ ਸੌ ਚੁਰਾਨਵੇਂ ਪੈਟੀ ਜੇਂਕਿੰਸ ਨੂੰ ਨੱਬੇ ਸੌ ਇਸ film ਦਾ ਨਿਰਦੇਸ਼ ਕਰਨ ਲਈ ਚੁਣਿਆ ਗਿਆ, ਵੰਡਰ ਵੁਮੈਨ ਦੇ ਕਿਰਦਾਰ ਲਈ ਵਿਲੀਅਮ ਮੌਲਟਨ

United kingdom ਫਰਾਂਸ ਦੇ ਇਟਲੀ ਵਿਚ ਕੀਤੀ ਗਈ ਵਿੱਚ ਕੀਤੀ ਗਈ, ਕੁੱਝ ਰਹਿੰਦੀਆਂ ਝਾਕੀਆਂ ਫਿਲਮਾਈਆਂ ਗਈਆਂ। ਹੈਲੋ।

ਓ ਯਾਰ ਪੰਗਾ ਪੈਗਿਆ ਈ ਹੈਨੀ ਭੋਲੀ ਨੇ ਫੋਨ ਨਹੀ ਚੱਕਿਆ।

ਨਾਲੇ ਪਿੱਛਲੀ ਬਾਰ ਮੈ recording ਵੀ ਲੋਣਾ ਭੁੱਲ ਗਿਆ।

ਇਹ ਤਾ ਪੰਗਾ ਈਆ ਵੱਖਰਾ ਏਦਾਂ ਜਿਦਾ miss ਹੋਜੇ ਤੇ ਏਹੋ ਭਰਾ ਹੁਣ ਮੈ ਪੈਂਦੀ ਸਟਿਆ ਲਾਤਾ ਵਾ ਪੰਜਾਹ ਮਿੰਟ ਦੀ ਹੋਗੀ ਤੇ ਹੁਣ ਮੈ ਅਹ ਕਿਹੇ ਨੂੰ ਕਰਾ ਫੋਨ ਯਾਰ ਕੋਈ ਦਸ ਕੇ ਕਿਹੜਾ online ਹੋਏਗਾ ਨਿਬੇੜ ਕੇ ਛੱਡਣੀ ਜਿਦਾ ਮਰਜੀ ਹੁਣ ਵੇਹਲਾ ਈਆ ਤੂੰ ਵੀ ਰੋਟੀ ਡਫ ਲਈ ਆ ਨਾ ਵੇਹਲਾ ਈਆ ਹੁਣ ਤੂੰ ਅੱਧਾ ਘੰਟਾ ਲਾ ਲੈਣਾ

ਕੀ ਚੱਲਦਾ? ਕੁਝ ਨਹੀਂ ਏਦਾਂ ਈ ਬਸ ਰੋਟੀ ਖਾ ਕੇ ਫਿਰਨ ਦਿਆ ਈ।

schedule ਚ ਕੀ ਸੀ ਅੱਜ ਫਿਰ ਚਨੇ ਹੀ ਕਾਲੇ ਚਨੇ ਓਹੋ ਹੋ ਘੋੜੇ ਵਾਂਗੂ ਭੱਜਣਾ ਨਹੀਂ ਕਾਲੇ ਨਹੀਂ ਦੂਜੇ ਹੀ ਭੂਰੇ ਹੀ ਹਮ brown ਮੁੰਡੇ ਹੁੰਦੇ brown ਚਨੇ ਕਿਥੋਂ ਆਗੇ ਓਏ ਉਹ ਜਿਹੜੇ ਬਣਾਈ ਦੇ ਆਪਾ ਸ਼ਾਦਿਓ ਮੇਂ ਉਹ ਤਾ ਮਾਮਾ ਕਾਲੇ ਹੁੰਦੇ ਆ

ਅੱਜ ਬਣਾਈ ਓ ਘਰੇ ਮਾਵਾ ਦੀ ਦਾਲ ਲੈ ਮੈਨੂੰ parcel ਕਰਦਿਆਂ ਕਰੋ।

ਰਖਲਿਆ ਮੈ ਸਵੇਰੇ ਸਵੇਰੇ ਆਉਗਾ ਰਖਲੀ ਥੋੜੀ ਜੀ। ਹਾਡੇ ਯਾਰ ਬਣਾਓਂਦੇ ਨਹੀਂ ਘਰੇ

ਆ ਨਹੀਂ ਕਿਉਂ ਨਹੀਂ ਬਣਾਉਂਦੇ ਘਰੇ ਨਹੀਂ ਨਾ ਖਾਂਦਾ ਦਾਲ ਕੋਈ ਬਸ ਬਾਹਰ ਖਾਣਾ

ਭਰਾ ਵਿਚ ਕੋਈ ਪਹਿਲਾ ਵੀ ਦਿਆ ਹੀ ਪਹਿਲਾ ਵੀ ਵਿਚ ਕੋਈ ਕਾਲ ਕੁਲ ਦੀ history ਬਣਾਈ ਜਾਂਦਿਆਂ ਲਾਗੇ ਕੋਈ ਨਾਲ ਈ ਜਿਹੜੀ ਉਹ ਹੁੰਦੀ ਨਹੀਂ recording ਦੀ history ਜਿਹੜੀ ਹਾਡੀ ਬਣਦੀ ਆ ਇਕ ਹੋਰ ਕੋਈ ਦਿਆ ਨੰਬਰ ਜਾ। ਕੁੜੀ ਕਾਹਦੀ ਆਹੋ ਯਾਰ ਯਾਰ ਮੈਨੂੰ ਬੜਾ ਦੁੱਖ ਲੱਗਣ ਦਿਆ ਤੀਹ ਮਿੰਟ ਦਾ ਤਾ ਨਹੀਂ ਹੀ ਲੱਗਾ ਮੈਨੂੰ ਦੱਸ ਮਿੰਟ ਦਾ ਬੜਾ ਲੱਗਣ ਦਿਆ ਈਓ ਹਿਰਕ਼ ਵੱਜ ਵੱਜ ਜਾਣਦਿਆਂ ਮੇਰੀ ਛਾਤੀ ਚ ਸਾਲਿਆ ਕਿੱਥੇ ਹੁਣ ਸੱਠ ਮਿੰਟ ਹੋਣੇ ਸੀ ਤੇ ਕਿਥੇ ਹੁਣ ਭੈਣਚੋਦ ਹਜੇ ਵੀ ਪੰਜਾਹ ਮਿੰਟ ਹੋਏ। ਜੇ ਉਹ ਤੀਹ ਮਿੰਟ add ਹੁੰਦੇ ਤਾ ਇਹ last ਹੋਣੀ ਹੀ ਸਵੇਰੇ ਵੇਖੀ ਛੇ ਸੱਤ ਸੌ ਰੁਪਈਆ ਕੁੱਟਣਾ ਏਦੇ ਕੋ ਅੱਛਾ।

control ਮਜਨੂੰ control ਘਰੇ ਚੱਲ ਜਾਣਾ ਇਹਦੇ ਛਿੱਤਰ ਫੇਰ ਕੇ ਆਉਣਾ ਇਹਨੂੰ ਏਦਾਂ ਢਿਡ੍ਹ ਜਾ ਪਤਲਾ ਕਰ ਦੇਣਾ ਬੱਚਾ ਬੁਚਾ ਏਦਾਂ ਕਢ ਦੇਣਾ ਪੇਚਰ ਕਰ ਦੇਣਾ ਏਦਾਂ ਮੈ ਤੇਰੇ ਲਾਗੇ ਕੌਣ ਆ ਕੋਈ ਵੀ ਨਹੀਂ ਆ ਹਾਂ ਹਜੇ ਤਾ ਕੋਈ ਨਹੀਂ ਜੇ ਕੋਈ ਜਾਗ ਗਿਆ ਤਾ ਛਿੱਤਰ ਫੇਰਨ ਆਉਣਾ ਭਾਜੀ ਹਾਡੇ ਨੇ ਅੱਛਾ ਮੈ ਤਾ ਸੜਕ ਤੇ ਫਿਰਨ ਦਿਆ ਓਏ ਚੱਕਰ ਨਹੀਂ ਤੇਰੇ ਵਰਗੀ ਸਹਿ ਲੱਭਣੀ ਵੀ ਨਹੀਂ ਨਾ ਕਿਸੇ ਨੂੰ ਸਲੇਡਾ ਵੇਖ ਕੇ ਨਾ ਡਰਜੇ ਤੁਹਾਡੇ ਪਿੰਡ ਰੌਲਾ ਈ ਬੜਾ ਉਠਿਆ ਸਲੇਡਾ ਹੇਗਾ ਓਥੇ ਹੇਨਾ ਵੇਖੀ ਕੀਤੇ ਨਹੀਂ ਮੇਰੇ ਪਿੱਛੇ bodyguard ਵੀ ਆਉਂਦੇ ਨਾ ਮੋਟੇ ਹੋਣੀ ਮੋਟਾ ਇਹਨਾਂ ਦਾ ਜਿਗਰ ਆਲਾ

ਆਹੋ ਇਕ ਵਾਰੀ ਸਾਲਾhostel ਚ ਭੱਜ ਕੇ ਤੇ ਸਾਲਾ ਚਰੀ ਚ ਰਾਤ ਸੁੱਤਾ ਰਹਿਆ ਆਹੋ ਇਹ ਇਕ ਵਾਰੀ hostel ਪੜ੍ਹਦਾ ਹੁੰਦਾ ਹੀ ਓਥੋਂ ਸਾਲਾ ਰਾਤ ਨੱਠ ਕੇ ਨਾ

ਬੜੀ ਤਕੜੀ ਸਹਿ ਈ ਓਏ ਬੜੀ ਤਕੜੀ ਸਹਿ ਈ ਲੜਿਆ ਵੀ ਬੜਾ ਬੜੀ ਇਕ ਦੋ ਵਾਰੀ ਮੇਰੇ ਨਾਲ ਲੜਿਆ ਵੀ ਹੈਗਾ ਇਕ ਵਾਰੀ ਇਹਨੇ ਉਹ ਸਾਲੀ ਪੀ ਕੇ ਸ਼ਰਾਬ ਤੇ ਪ੍ਰਿਸੀਪਲ ਨੂੰ ਗਾਲ੍ਹਾਂ ਕੱਢਤੀਆ ਹੀ ਤੇ ਬਾਅਦ ਚ ਸਕੂਲੇ ਨਹੀਂ ਗਿਆ ਸਾਲਿਆ ਏਦੇ ਤੋਂ ਪਰੇ ਰਹਿ ਓਏ ਜਾ ਯਾਰ ਮੈਨੂੰ ਖਿਜ਼ ਚੜ੍ਹਨ ਦੀ ਹੁਣ ਸਾਲੀ ਤੇਰੀ ਹੁਣ ਆਵਾਜ਼ ਮਾਮਾ ਕਟੀ ਜਾਣੀ ਓ ਹੁਣ ਤੂੰ ਭੈਣਚੋਦ ਉਹ ਯਾਰ ਮੇਰੀ ਗੱਲ ਤਾ ਸੁਣ ਮੇਰੀ ਗੱਲ ਤਾ ਸੁਣ ਜਿਹੜੇ ਆਪਣੀ ਸਹੇਲੀ ਨਾ ਸਾਰੀ ਸਾਰੀ ਦਿਆਰੀ ਲੱਗੇ ਰਹਿੰਦੇ ਓਹਨਾ ਨੂੰ ਕੰਮ ਵਾਰਾ ਖਾਂਦਾ ਨਾਲੇ ਪੈਸੇ ਤੇ ਨਾਲੇ ਨਜ਼ਾਰੇ ਸਹੀ ਗੱਲ ਈ ਮਾਮਾ ਤੂੰ ਨੰਬਰ ਫਰਲਾ ਕਿਸੇ ਹੇਨਾ ਮਾੜਾ ਮਾਮਾ ਉਹਨਾਂ ਦੀ ਤੇ job ਆ ਇਹ

ਜਿਨ੍ਹਾਂ ਦੀ ਰਾਤ ਆਲੀ job ਆ ਕਈ ਭੇਨਚੋਦ ਕਈ ਆਪਾਂ ਵੀ ਤਿੰਨ ਤਿੰਨ ਵਜੇ ਤਕ ਕੀਤੀ ਗੱਲ ਓਏ ਆਪਾ ਵੀ ਤਿੰਨ ਤਿੰਨ ਚਾਰ ਚਾਰ ਵਜੇ ਤਕ ਕੀਤੀ ਕਿਹੇ time ਗੱਲ ਓਦੋ ਇਹਨੇ ਇਹ ਦੱਸਿਆ ਹੁੰਦਾ ਤੇ ਫਿਰ ਹੀ ਨਾ ਹੁੰਦਾ ਸਾਲਿਆ ਹੁਣ ਲੱਖਪਤੀ ਨਾ ਹੁੰਦੇ

ਜੇ ਆ ਕੰਮ set ਬਹਿ ਗਿਆ ਨਾ ਫਿਰ ਇਹ ਕਰਜਾਈ ਹੋਗਿਆ ਹੂ ਇਹ ਜਿਦਾ ਇਹ ਨਾ ਪੈਸੇ ਪੂਸੇ show ਨਾ ਕਰੇ ਜਿਦਾ instagram ਤੇ ਪਾ ਪੁ ਦਿੰਦਾ ਵਾ ਏਦਾਂ ਫੁੱਦੂ ਹੁੰਦਾ ਕੰਮ ਇਹਨੇ ਮਰਵਾ ਬਹਿਣਾ ਈ ਕਿਸੇ ਦਿਨ ਜਿਦਾ ਇਹਨੇ ਸ਼ਰੇਆਂਮ ਈ ਉੱਤੇ ਉਹ code ਜਾ ਪਾਤਾ ਹੀ ਆਲਾ account detail ਦਈ ਜਾਂਦਾ ਈ ਮੈ ਅਹਿਆ ਇਹ ਸਾਲਾ ਸ਼ੁਦਾਈ ਹੋਗਿਆ ਜਾਪਦਾ। ਨਹੀਂ ਚੱਲ ਉਹ ਵਖਾਉਣਾ ਕੁਛ ਹੁੰਦਾ ਤਾ ਨਹੀਂ ਆ ਪਰ ਨਹੀਂ ਇਹਨੇ ਓਹੀ ਮਤਲਬ ਓਹੀ show ਕਰ ਦਿੱਤਾ ਕੇ ਆਪਣਾ ਜਿਹੜਾ ਹੁੰਦਾ ਵਾ message ਜਾ ਪੂਰਾ ਈ ਓਤੇ ਤੇ ਸਾਰਾ ਉਹ ਹੁੰਦਾ code ਜਾ ਨੰਬਰ

ਆਹੋ ਫਿਰ ਜਦੋ ਨੰਬਰ ਵੀ show ਹੋਣਾ ਤੇ ਕਿਹੇ ਨੇ ਤਾ ਕਿਹੇ ਨੇ ਓਹਨੂੰ login ਕਰਨ ਲੱਗਾ OTP ਤੈਨੂੰ ਦੇ ਈ ਦੇਣਾ ਤੇ ਤੂੰ ਇਹਨੂੰ ਕਿਹੜਾ ਪਤਾ ਲਗਦਾ ਕੁਛ ਹੋਰ। ਬਸ ਸਹੀ ਆ ਇਕ ਵਾਰੀ ਪਿਛਲੀ ਆਰੀ ਓਹਨੇ ਦਿੱਤਾ ਨਹੀਂ ਸੀ ਕੇ ਛੇ ਸੱਤ word ਬੋਲਣੇ ਆ ਮੈ ਸਾਲਾ ਤਿੰਨ ਸਾਢੇ ਤਿੰਨ ਸੌ ਈ ਮੁਕਾਦੇ ਲੱਗਾ ਹੀ

ਮੈਨੂੰ ਫੋਨ ਕਰਕੇ ਕਹਿੰਦਾ ਕਿੰਨੇ ਮਿੰਟ ਕਢਤੇ ਈ ਤੇਰੇ ਤਾ ਦੱਸ ਪੰਜ ਮਿੰਟ ਰਹਿਗੇ ਤੇ ਤੂੰ ਭੇਨਚੋਦ ਤੂੰ word ਬੋਲੇ ਸਿਰਫ ਤਿੰਨ ਚਾਰ ਸੌ ਕਹਿਦੇ ਭਰਾ ਛੇ ਸੌ ਕਰ ਪੰਜਾ ਮਿੰਟਾ ਚ ਕੀਤੇ ਭਰਾ।

ਇਹ ਸਹੀ ਕੰਮ ਤੇ ਦੂਜਾ word ਇਹ ਸਹੀ ਆ ਕੇ word ਵਾਲਾ ਸਹੀ ਆ। ਉਹ ਭਰਾਵਾਂ ਓਥੇ ਪੇਲੇ ਪੜ੍ਹਨਾ ਵਾ। ਫਿਰ ਇਕ ਵਾਰੀ ਪੜ੍ਹ ਲਿਆ ਤੇ ਫਿਰ record ਕਰਨਾ ਤੇ ਫਿਰ send ਕਰਨਾ ਇਹ ਸਹੀ ਆ ਇਹ ਤਾ ਵੇਹਲੇ ਹੋਏ ਬੰਦਾ ਕਰੀ ਜਾਵੇ ਉਹ ਤਾ ਭੈਣਚੋਦ ਹੋ ਜਾਂਦਾ ਪੂਰਾ

ਇਹਨਾਂ ਦਾ ਡੇਢ ਘੰਟੇ ਦਾ ਤਿੰਨ ਸੌ ਆ ਸਵੇਰੇ ਮੂਲੀ ਤੇ ਲਾਵਾ ਫਾਹ ਮੂਲੀ ਨਾ ਵੀ ਲਗ ਗਈ ਮੂਲੀ ਨਾ ਓਦਾਂ ਦੱਸ ਮਿੰਟ ਗੱਲ ਕਰਲਾਗੇ ਕਹਿ ਯਾਰ ਦੱਸ ਮਿੰਟ ਗੱਲ ਕਰਨੀ ਬਸ ਆਹ